ਹਮ ਉਹ ਬੜੇ mam ਚੰਗੇ ਬਹੁਤ ਹੈ ਬਹੁਤ ਸੋਨੇ mam ਥੁਹਾਡੇ

ਮੇਰੇ ਪਰਾ ਵੀ ਵਿਚ school ਅੱਛਾ-ਅੱਛਾ ਹੋਰ

ਅੱਛਾ paper ਆਣ ਵਾਲੇ ਹੈ ਹੁਣ?

ਹਾਂ math ਦੀ ਹੈ ਯਾਰ ਮੈਨੂੰ ਤੇ ਯਾ ਮੇਰੇ ਤੇ ਮਥ ਮੇਰੇ ਤੇ ਪੱਲੇ ਵੀ ਨਹੀਂ ਪੈਂਦਾ math

english ਦਾ ਤਾਂ ਚਲੋ ਕਾਰ ਹੀ ਲੈਣਾ ਅੱਸੀ

ਉਦਾ ਤੇ ਨਕਲ ਤੇ ਬਜਨੀ ਹੈ

ਹਾਂ

ਹਾਂ ਹਰਪ੍ਰੀਤ ਹੋਣੇ ਸਾਰੇ ਠੀਕ ਹੈ ਤੂੰ ਦੱਸ ਆਪਣਾ ਹਾਂ-ਹਾਂ ਬੱਸ-ਬੱਸ ਵਦਿਆ ਦਵਾਈ time ਤੇ ਖਾਲੀ medicine ਹਾਂ ਖਾਲ਼ਾਂਗੀ

ਜੇ ਕੋਈ ਜ਼ਰੂਰਤ ਹੋਇ ਤੇ ਮੈਨੂੰ ਦੱਸੀ

okay ਹੋਰ ਹੋਰ ਠੀਕ ਹੈ ਰੋਟੀ ਖਾਲੀ

ਅੱਛਾ-ਅੱਛਾ ਹਮ ਪਕੌੜੇ ਵਾਲੀ ਅੱਛਾ-ਅੱਛਾ ਕੀਨੇ ਬਣਾਇ ਸੀ?

ਹੈਂ?

ਚਲ ਮੈਂ ਭੇਜ ਦੇਨੀ mommy ਹਾਂ ਅਪਣੀ ਕੋਲ ਚਲ ਭੇਜਦੇ ਫਿਰ ਚਲ ਠੀਕ ਹੈ ਹੋਰ ਫਿਰ ਹਾਂ ਹਾਂ ਠੀਕ ਹਾ ਮੇਰੀ momma ਵੀ ਜੇੜੀ ਅੱਜ ਕਲ ਠੀਕ ਨਹੀਂ ਸੀ ਰਹਿੰਦੇ ਫਿਰ ਘਰ ਦਾ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਮੈਂ ਵੀ ਛੁੱਟੀਆਂ ਲੈ ਲਿਆ ਦੋ ਦਿਨ ਤੇ ਕੱਲ ਮੈਂ ਤੂੰ ਸੁਵੇਰੇ ਮੇਰੇ ਘਰ ਆਣਕੇ ਨਾ ਤੇ ਲੈਜੀ ਠੀਕ ਹੈ

ਹਾਂ ਤੈਨੂੰ ਕੇੜਾ ਆਉਂਦਾ ਹੀ ਹੋਣਾ test ਕਿਥੇ ਨਹੀਂ ਮੈਨੂੰ ਆਂਦਾ ਹੈ ਮੈਨੂੰ ਤਿੰਨ question ਆਂਦੇ ਹੈ sir ਨੇ ਚਾਰ question ਦਿੱਤੇ ਸੀ ਤੂੰ ਤੇ ਕਦੇ ਛੇਮੀ, ਸੱਤਵੀ, ਅਠਵੀ ਤੇ ਨੀ ਕੇ ਕੋਈ test ਦਿੱਤਾ ਸੀ ਤੂੰ ਤਾਂ ਦਸਵੀ ਚ ਦੇਣੇ

ਕਿੱਸੇ ਕੰਮ ਦੀ ਤਾਂ ਹੈ ਨੀ ਵੈਸੇ ਹੱਮ ਤੈਨੂੰ ਪਤਾ ਹੈ ਮਈ ਕਿਊ ਨੀ ਪੜ੍ਹਦੀ ਮੈਂ ਪੜ੍ਹਨਾ start ਕਰ ਦਿੱਤਾ ਹੈ ਨਕਲ ਮਾਰ ਮਾਰ ਕੇ ਤਾਂ ਤੂੰ ਕਰਦੀ ਹੈ test ਨਹੀਂ ਮੇਰੇ ਪਾਪਾ ਕਹਿੰਦੇ ਜੇ ਦਸਵੀ ਵਿੱਚੋ ਤੈ ਅੱਛੇ number ਆਏ ਨਾ ਫੇਰ ਤੈਨੂੰ

ਹੋਰ ਹਾਂ ਬਸ ਬਸ ਬਦਿਆ ਕਿ ਕਰਦੀ ਪਈ ਕੁਛ ਨੀ

ਚਲ ਠੀਕ ਹੈ ਫੇਰ ਕਰਲੈ rest

good night

ਠੀਕ ਹੈ

ਸੇਹਤ ਵੀ ਠੀਕ ਹੈ

ਪਾਥੀਆਂ ਲਾਉਂਦੀ ਹਾਂ ਉਹ ਗ੍ਰੀਨ ਕਲਰ ਦੀ ਪੇਂਟ ਪਾਉਣ ਲੱਗਾ ਮੈਂ ਇੰਗਜਮੈਂਟ ਆਲੀ ਨਾਲੇ ਉਹ ਸ਼ਲਤ ਜਿਹੜੀ ਰੂਪ ਅੱਗੇ ਜਾਕੇ ਲਈ ਸੀ

ਜਿਨਾ ਜੂਨਾਂ ਵੀ ਤੋਂਹਨ ਵਾਲਿਆਂ ਏ ਤੇ ਨਾਲੇ ਬੂਟ ਠੀਕ ਆ ਮੀਤੇ

ਠੀਕ ਹਾ ਗੁਰਗ਼ਾਬੀ ਪਾਹ ਕੇ ਲੈਜਾ ਬੂਟ ਮੈਂ ਧੋ ਦਾਗ਼ੀ ਹੇਨਾ

ਚੰਗਾ

ਫੇਰ ਠੀਕ ਹੈ

ਹੋਰ ਸਾਡੇ ਅੰਡਿਆਂ ਗੁਵਾਂਢੀਆਂ ਭਰਾ ਕਬੂਤਰ ਹੀ ਬੜੇ ਰੱਖੇ ਹੋਏ ਨੇ ਤੇ ਅੱਛਾ ਮੈਂ ਵੀ ਰੱਖ ਲਾ ਹਾਂ ਨਾਹ ਹੀ ਰੱਖਦੇ ਹੋਰ ਕੋਠਾ ਭਰ ਛੱਡਦੇ ਗੰਦ ਪਰ ਪਰਦੇ ਤੇ ਦੇਖ ਮਾਰ ਮਾਰ ਕੇ ਵਟੇ ਰੋਡੇ ਤੁਹਾਡੇ ਕੋਠੇ ਤੇ ਬਹਿੰਦੇ ਹੋਣੇ ਨਾਲੇ ਕੁੱਟ ਦੀਆ ਕਰ ਆਹੋ ਤਾ ਬਈ ਦੇਖਦੇ ਆ ਤਾਂ ਮੁੜਕੇ ਉਤੋਹ ਫਿਰ ਉੱਡਦੇ ਨਹੀਂ ਓਥੋਂ ਮਾਰੀ ਜਾਂਦੇ ਡੰਡੇ ਵਟੇ ਤੇ ਕਈ ਤੋਹ ਕੋਠਾ ਹੁਜਨ ਚ ਰਹਿਦਾ

ਇੱਥੇ ਬਾਥਰੂਮ ਸੀ ਉੱਤੇ

ਉੱਪਰ ਆਲੇ ਹਮ ਹੁਣ ਦੋ ਦਿਨ ਦੁੱਧ ਪਾਇਆ ਜਿੱਦਣ ਵੇਖਿਆ ਫਿਰ ਹੀਂ ਪਾਉਣਾ ਸੀ ਨਿੱਕੇ ਜਹੇ ਬੱਚੇ ਛੋਟੇ ਜਿਹੇ ਮਤਲਬ ਤੁਰਦੇ ਫਰਦੇ ਵੀ ਆਹਿਦਾ ਹੀ ਹਜੇ ਦੁੱਧ ਪਾਇਆ ਦੋ ਦਿਨ ਦੁੱਧ ਪੀ ਗਏ ਤੇ ਰਾਤ ਰਾਤ ਚੁੱਕ ਕੇ ਬੱਚੇ ਲੈ ਗਈ ਇੱਥੇ ਫਿਰ ਹੋਰ ਕਿ ਹਾਂ ਥੋੜੀ ਦੇਰ ਬਾਦ ਨਾ ਉਹਨੇ ਮੇਰੇ ਸਾਬ ਨਾਲ ਖਾ ਲਈ ਨਾਲੇ ਲੋਕ ਕਹਿੰਦੇ ਸੀ ਨਾਲੇ ਖਾ ਲੈਦੀ ਹੁੰਦੀ ਹ ਹਮ ਜੈਲ ਕਹਿੰਦੇ ਚੰਗੀ ਹੁੰਦੀ ਆ ਜੀ ਘਰ ਰੱਖਣੀ

ਦਵਾਈਆਂ ਦੀ ਵੀ ਬਚ ਹੈਂ ਜੇ ਹੋਏ ਬਿੱਲੀ ਜਿਹੀ ਤੇ ਟੂਣਾ ਵੀ ਚਲਦਾ ਅੱਛਾ ਅੱਛਾ

ਠੀਕ ਆ

ਕਹਿੰਦੇ ਝੋਨਿਆਂ ਵਾਲੀ ਕੀਤੇ ਡਰੰਮੀ ਡਰੂੰਮੀ ਚ ਸੂਏ ਤੇ ਤੇ ਫੇਰ ਬੱਚ ਗਈ ਜੇਲ ਉਹ ਦੀ ਫਿਰ ਝੋਨਾ ਲੱਗ ਜਾਂਦਾ ਤੇ ਫਿਰ ਖਾਂਦੀ ਨਹੀਂ ਜਾਂਦੀ ਇਹਦੇ ਤੋਂ

ਠੀਕ ਆ ਹੋਰ ਕਿਵੇਂ ਗੱਲਾਂ ਬਾਤਾ ਨੇ ਗੱਲਾਂ ਬਾਤਾਂ ਤਾਂ ਵਧੀਆ ਮੈਂ ਜਾਣਾ ਛੇਤੀ ਘਰੇ ਅੱਛਾ ਬੱਸ ਆਹੋ ਚੱਲੀ ਆ ਇੱਕ ਰਹਿ ਜਾਣੀ ਆ ਫਿਰ ਓਦਾ ਟਾਈਮ ਹਣਾ ਲੱਗਦਾ ਏਦਾਂ ਟਾਈਮ ਕਿੰਨਾ ਲੱਗਦਾ ਜਿਓ ਬੜਾ ਟਾਈਮ ਹੋ ਗਿਆ

ਹੋਰ ਫ਼ੇਰ ਦੱਸ ਵੱਜੇ ਆ ਆਹੋ ਤੇ ਕੋਈ ਨੀ ਇੱਡੀ ਸਵਫਖਤੇ ਤਾਂ ਨਹੀਂ ਪ੍ਰੋਗਰਾਮ ਲਾ ਲੈਣਾ ਉਹਨਾਂ ਨੇ ਜਿਹੜਾ ਸ਼ਿਵ ਕੁਮਾਰ ਬਟਾਲਵੀ ਨੀ ਉਹਦੀ ਯਾਦ ਵਿੱਚ ਵੇਨਾ ਆ ਕੌਣ ਵਾ

ਬਟਾਲੇ ਦਾ ਰਾਇਟਰ ਨੀ ਗਾ ਗਾਣਿਆਂ ਚ ਨਾ ਨੂ ਨੀ ਸੁਣਿਆ ਤੂੰ ਨਾ ਮੈਂ ਨੀ ਸੁਣਿਆ ਅੱਛਾ ਲਿਖੀ ਸ਼ਿਵ ਦੀ ਕਿਤਾਬ ਵਰਗੀ ਇੰਨਾ ਪਾਠ ਆਹੋ ਆਹੋ ਹਾ ਅੱਛਾ ਇੰਟਰਨੈਸ਼ਨਲ ਫਿਲਮ ਤੇ ਨਾਲੋ ਰਾਇਪੁਰ ਵੀ

ਅਹ ਤੁਹਾਨੂੰ ਤੇ ਓਹਨੇ ਉਹੋ ਪੰਜ ਸੌ ਹੀ ਦੇਣਾ ਆਹੋ ਚੱਲ ਜੋ ਵੀ ਆ ਐਨਾ ਡੰਗਆ ਲੈ ਜਾਂਦਾ ਆਹੋ ਆਹੋ ਇੱਥੇ ਵੇਹਲਿਆਂ ਵੀ ਕਿ ਕਰਨਾ ਹੇਨਾ

ਮੈਂ ਨਹੀਂ ਹੁਣ ਉਧਰ ਗਾਉਣਾ ਹੀ ਹੁਣ ਉਥਰ ਗਾਣਾ ਫਿਰ ਕਿਹੜਾ ਅੱਛਾ ਅੱਛਾ ਠੀਕ ਆ

ਆਹੋ ਨਹੀਂ ਤਾਰੇ ਕੋਲ ਸਵੇਰੇ ਵੀ ਘੰਟਾ ਡੇਢ ਘੰਟਾ ਲਾ ਲੇਵੇ ਚਲ ਜਾਵੇ ਬੰਦਾ ਦੁਕਾਨ ਤੋ ਆ ਕੇ ਵੀ ਲਾ ਆਹੋ ਹਨਰੇ ਬੰਦਾ ਆਹਾ ਚਲ ਜਾਵੇ ਇਦੇ ਵਿਚ ਕਿਹੜੀ ਗੱਲ ਹਨਰੇ ਉੱਠ ਜੇ ਕੀ ਆ

ਪਿੱਛੇ ਜਿਹਦੇ ਕੋਈ ਚੀਜ ਚਾਜ ਰੱਖ ਲੀ ਜਿਹੜਾ ਪਿੱਛੇ ਜਤਾ ਜਾ ਹੁੰਦਾ ਸੀ ਡੇਪ ਬੋਟ ਕੇ ਕਿ ਬੋਲਦੇ ਗੱਡੀ ਦਾ

ਸਹੀ ਨਹੀਂ ਕਰਾਇਆ

ਅੱਛਾ ਹਾਲੇ ਨਹੀਂ ਹਜੇ ਨਹੀਂ ਕਰਾਇਆ ਹੋਰ ਕੀ ਆ

ਠੀਕਾ ਮਾਈ ਮੀਨਾ ਕਾਲੀਆਂ ਐਨਕਾਂ ਲਾ ਕੇ ਤਾ ਵੇਖ ਐਗਰੇਜਨੀ ਬਣ ਕੇ ਤੁਰੀ ਫਿਰਨ ਦੀ ਹੈਲੋ

ਨੀ ਮਾਈ ਮੀਨਾ ਕਾਲੀਆਂ ਐਨਕਾਂ ਲਾ ਕੇ ਐਗਰੇਜਨੀ ਬਣ ਕੇ ਤੁਰੀ ਫਿਰਨ ਦੀ ਹਮ

ਇਹਦੇ ਕਾਂਡ ਕਰਤੇ ਤੇਰੀ ਤੇਰੀ ਬੰਜਾ ਠੀਕ ਐ ਚੱਲ ਠੀਕ ਹੋਰ ਹੋਰ ਕੀ ਵਧੀਆ ਵਧੀਆ ਹਮ ਠੀਕ ਕਾ

ਹੈ

ਅੱਛਾ ਠੀਕ ਆ ਹਾਂ ਫਿਰ ਬੋਲੀ ਫਿਰ ਬੋਲੀ ਕਿ ਬੋਲਿਆ ਨੀ ਮੈਨੂੰ ਤੇਰੀ ਯਾਦ ਤਾ ਆਉਦੀ ਕੇਦੇ ਕੇਦੇ ਆ ਲੈ ਆਉਦਾ ਦਿਲ ਅੱਛਾ ਸੱਜਣਾ ਜਾ ਦਿਲ ਤੋਂ ਬਾਹਰ ਵਧੀਆ ਅੱਛਾ ਠੀਕ ਆ ਠੀਕ ਆ ਸਾਡੀ ਯਾਦ ਤਾ ਅੱਗੇ ਕਦੇ ਕਦੇ ਹੀ ਆਉਦੀ ਆ ਉਦਾ ਸਾਡੀ ਯਾਦ ਤੁਹਾਨੂੰ ਕਿੱਥੇ ਆਉਂਦੀ ਭਰਾ ਹੇ ਤੈਨੂੰ ਯਾਦ ਤਾ ਕਰਾਂਗੇ ਜੇ ਕੇਦੇ ਭੁਲਾ ਤਾ

ਠੀਕ ਆ ਤੂੰ ਭਰਾ ਸਾਨੂੰ ਕਿੱਥੇ ਯਾਦ ਕਰਨਾ ਵਾ ਅਹ ਅਹ ਤੁਹਾਨੂੰ ਨਹੀਂ ਕਰਨਾ ਤਾ ਕਿਹਨੂੰ ਕਰਨਾ ਵਾ ਅਹ ਕਿ ਪਤਾ ਅੱਗੇ ਜਾ ਕੇ ਨਾ ਫੋਨ ਨਾ ਫਾਕਾ ਕੁਜ ਨਾ ਕਦੇ ਪੁੱਛਿਆ ਹਾਰ ਕੇ ਡੀਕ ਕੇ ਕਿੰਨੇ ਵਾਰੀ ਫੋਨ ਕਿਤਾ ਉਹ ਦੁਕਾਨ ਤੇ ਦੀਦੀ ਜੀ ਜੇ ਘਰੇ ਹੋਣਾ ਫੋਨ ਉਹਦੇ ਲਈ ਅੱਛਾ ਤਾ ਗੱਲ ਨਹੀਂ ਹੁੰਦੀ ਆਂਦਾ ਹਨਾ ਠੀਕ ਆ ਹੋਰ ਹਾਂਜੀ ਹਾਂ